ਤੇ ਐਨੇ ਨੂੰ ਸੜਕ ਟੁੱਟਣੀ ਸ਼ੁਰੂ ਹੋ ਹੋਜੂਗੀ

ਮੇਰਾ ਤਾਂ ਇਹ ਹੀ ਵਿਚਾਰ ਆ ਵੀ ਜਿਹਦੇ ਵੀ ਪਿੰਡ ਚ ਕੋਈ ਸੀਵਰੇਜ ਪੈਂਦੀ ਹੈ ਉਹ ਵੱਧ ਚੜਕੇ ਹਾਂ ਦਾ ਨਾਰਾ ਮਾਰੋ ਵੀ ਸੀਵਰੇਜ ਜ਼ੇ ਪਾਉਣੀ ਆ ਤਾਂ ਖੁੱਲੇ ਪੈਪ ਪਾਏ ਜਾਣ ਹਾਂ ਖੁੱਲੇ ਵੱਡੇ ਚੋੜੇ pipe ਪੈਣ ਤਾਂ ਕੀ ਵਿੱਚ ਕੂੜਾ ਕੱੜਕਟ ਫਸੇ ਨਾ

ਸਾਡੇ ਦੇਸ਼ ਭਾਰਤ ਅੰਦਰ ਤਿਓਹਾਰ ਜਿੰਨੇ ਖੁਸ਼ੀ ਨਾਲ ਮਨਾਏ ਜਾਂਦੇ ਨੇ ਓੰਨੇ ਇਕ ਕਿਸੇ ਦੂਜੇ ਦੇਸ਼ ਚ ਨਹੀਂ ਮਨਾਏ ਜਾਂਦੇ ਦੀਵਾਲੀ ਸਾਰੇ ਭਾਰਤ ਵਿਚ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਕਤੱਕ ਦੀ ਹਨੇਰੀ ਰਾਤ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ । ਦੀਵਾਲੀ ਦੁਸ਼ਹਿਰੇ ਤੋਂ ਠੀਕ ਵੀਹ ਦਿਨ ਪਿੱਛੋਂ ਮਨਾਈ ਜਾਂਦੀ ਹੈ। ਇਸ ਦਿਨ ਹੀ ਅਯੋਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਜੀ ਚੌਦਾਂ ਵਰਿਆਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਿੱਚ ਵਾਪਸ ਆਏ ਸਨ ਇਸ ਕਰਕੇ ਅਯੁੱਧਿਆ ਵਾਸੀਆਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਘਿਉ ਦੇ ਦੀਵੇ ਬਾਲੇ ਸਨ । ਜੈਨੀਆਂ ਦੇ ਗੁਰੂ ਮਹਾਵੀਰ ਜੀ ਨੂੰ ਇਸ ਦਿਨ ਨਿਰਵਾਨ ਪ੍ਰਾਪਤ ਹੋਇਆ ਸੀ । ਇਸ ਕਰਕੇ ਜੈਨੀ ਲੋਕ ਦੀਵਾਲੀ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਬਵੰਜਾ ਪਹਾੜੀ ਰਾਜਿਆਂ ਨੂੰ ਛਡਾਇਆ ਸੀ ਤੇ ਦੀਵਾਲੀ ਵਾਲੇ ਦਿਨ ਉਹ ਹਰਿਮੰਦਰ ਸਾਹਿਬ ਪਹੁੰਚੇ ਸਨ। ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ ਦੀਵਾਲੀ ਵਾਲੇ ਦਿਨ ਭਾਰਤ ਦੇ ਹਰ ਸ਼ਹਿਰ ਪਿੰਡ ਵਿੱਚ ਬਹੁਤ ਚਹਿਲ ਪਹਿਲ ਹੁੰਦੀ ਹੈ ਚਾਰੋ ਪਾਸੇ ਰੌਣਕਾਂ ਨਾਲ ਭਰਪੂਰ ਬਾਜ਼ਾਰ ਹੁੰਦੇ ਹਨ ਲਕੀ ਦੀਵਾਲੀ ਤੋਂ ਲੋਕੀ ਦੀਵਾਲੀਆਂ ਤੋਂ ਠੀਕ ਮਹੀਨਾ ਪਹਿਲਾਂ ਆਪਣੇ ਘਰਾਂ ਦੀ ਸਫ਼ਾਈ ਤੇ ਰੰਗ ਰੋਗਨ ਕਰਾਉਦਾ ਕਰਾਉਂਦੇ ਹਨ

ਨੂੰ ਵੇਖਣ ਲਈ ਸੰਸਾਰ ਭਰ ਵਿੱਚੋਂ ਲੋਕ ਆਉਂਦੇ ਹਨ ਸਰੋਵਰ ਦੇ ਚਾਰੋ ਪਾਸੇ ਜਗਦੇ ਹੋਏ ਦੀਵਿਆਂ ਦਾ ਨਜ਼ਾਰਾ ਇੱਕ ਅਦਭੁੱਤ ਦ੍ਰਿਸ਼ ਪੇਸ਼ ਕਰਦਾ ਹੈ। ਦੀਵਾਲੀ ਭਾਵੇਂ ਇਕ ਰਾਤ ਨੂੰ ਮਨਾਈ ਜਾਂਦੀ ਹੈ ਲੇਕਿਨ ਲੋਕਾਂ ਦੇ ਵਿੱਚ ਇਸ ਨੂੰ ਮਨਾਉਣ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ। ਲੋਕ ਬਾਜ਼ਾਰਾਂ ਵਿੱਚ ਮਠਿਆਈਆਂ ਆਤਿਸ਼ਬਾਜੀ ਖਰੀਦਦੇ ਹਨ ਇਸ ਦਿਨ ਆਪਣੇ ਤੇ ਯਾਰਾਂ ਆਪਣੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਨੂੰ ਇਸ ਮਿਠਾਈਆ ਦੇ ਡਿੱਬੇ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਨ । ਰਾਤ ਨੂੰ ਲੋਕ ਪ ਲੱਛਮੀ ਦੀ ਪੂਜਾ ਕਰਦੇ ਹਨ ਤੇ ਉਹਨਾਂ ਦਾ ਵਿਚਾਰ ਜੇਕਰ ਰਾਤ ਨੂੰ ਘਰਾਂ ਦੇ ਦਰਵਾਜ਼ੇ ਖਿੜਕੀਆਂ ਖੁੱਲੀਆਂ ਰੱਖ ਕੇ ਸੋਵਾਂਗੇ ਤਾਂ ਲੱਛਮੀ ਉਹਨਾਂ ਦੇ ਘਰ ਜ਼ਰੂਰ ਆਵੇਗੀ । ਕਈ ਲੋਕ ਇਸ ਦਿਨ ਜੂਆ ਵੀ ਖੇਡਦੇ ਹਨ ਜਿਹੜੀ ਕਿ ਬਹੁਤ ਮਾੜੀ ਆਦਤ ਹੈ । ਇਹ ਤਿਉਹਾਰ ਲੋਕਾਂ ਵਿੱਚ ਆਪਸ ਅੰਦਰ ਪ੍ਰੇਮ ਪਿਆਰ ਵਧਾਉਂਦਾ ਹੈ ਤੇ ਨਵੀਂ ਸਾਂਝ ਪੈਦਾ ਕਰਦਾ ਹੈ ਦੀਵਾਲੀ ਦਾ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

ਲੋਕ ਦੁਸ਼ਮਣੀਆ ਭੁਲਾ ਕੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਹਨ ਬੱਚੇ ਇੱਕ ਮਹੀਨਾ ਪਹਿਲਾਂ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਹਨ ਫਿਰ ਦੀਵਾਲੀ ਦੀ ਰਾਤ ਨੂੰ ਬਜ਼ੁਰਗ ਵੀ ਪਟਾਕਿਆਂ ਦੀ ਰੌਣਕ ਵਿੱਚ ਸ਼ਾਮਲ ਹੋ ਜਾਂਦੇ ਹਨ ਦੀਵਾਲੀ ਦੀ ਰਾਤ ਨੂੰ ਧਨ-ਦੌਲਤ ਦੀ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਦੁਕਾਨਦਾਰ ਅਤੇ ਵਪਾਰੀ ਨਵੇਂ ਖਾਤੇ ਖੋਲ੍ਹਦੇ ਹਨ ਇਹ ਦਿਨ ਖੁਸ਼ੀ, ਮੌਜ-ਮਸਤੀ ਅਨੰਦ ਦਾ ਹੈ। ਤਿਉਹਾਰ ਦੇ ਉਤਸ਼ਾਹ ਵਿੱਚ ਲੋਕ ਰੰਗ-ਬਿਰੰਗੇ ਨਵੇਂ ਕੱਪੜੇ ਪਹਿਨ ਕੇ ਬਾਜ਼ਾਰਾਂ ਅਤੇ ਇੱਕ ਦੂਜੇ ਦੇ ਘਰਾਂ ਨੂੰ ਜਾਂਦੇ ਹਨ ਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ, ਲੋਕ ਨਵੇਂ ਭਾਂਡੇ, ਗਹਿਣੇ ਆਦਿ ਖਰੀਦਦੇ ਹਨ। ਦੀਵਾਲੀ ਦੇ ਨਾਲ ਸਰਦੀ ਵੀ ਆਉਂਦੀ ਹੈ। ਚੌਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਰਾਵਣ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਭਗਵਾਨ ਰਾਮ ਲਕਸ਼ਮਣ ਅਤੇ ਸੀਤਾ ਨਾਲ ਅਯੁੱਧਿਆ ਪਰਤੇ ਤਾਂ ਅਯੁੱਧਿਆ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਘਿਓ ਦੇ ਦੀਵੇ ਜਗਾਏ ਇਸੇ ਲਈ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਨਰਕਾਸੁਰ ਦਾ ਵੱਧ ਕੀਤਾ ਸੀ ਹਿੰਦੂ ਇਸ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ ਇਹ ਤਿਉਹਾਰ ਭਾਰਤ ਦੇ ਹਰ ਹਿੱਸੇ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤਿਥ-ਤਿਉਹਾਰ ਲੋਕ ਜੀਵਨ ਦਾ ਸੱਚਾ ਪ੍ਰਗਟਾਵਾ ਹਨ ਇਨ੍ਹਾਂ ਵਿੱਚ ਕਿਸੇ ਕੌਮ ਦੀ ਹਜ਼ਾਰਾਂ ਵਰ੍ਹਿਆਂ ਦੀ ਅਕਲ ਅਤੇ ਤਜ਼ਰਬਾ ਹੀ ਸ਼ਾਮਲ ਨਹੀਂ ਹੁੰਦਾ ਸਗੋਂ ਕਿਸੇ ਕੌਮ ਦਾ ਸੁਭਾਅ ਜਾਂਦਾ ਹੈ ਉਸ ਕੌਮ ਦੀ ਸਹੀ ਜਾਣਕਾਰੀ ਵੀ ਇਨ੍ਹਾਂ ਤਿਉਹਾਰਾਂ ਤੋਂ ਮਿਲ ਮਿਲ ਜਾਂਦੀ ਹੈ। ਜੇਕਰ ਇਹ ਤਿਉਹਾਰ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਯਕੀਨਣ ਹੁਣ ਵਾਂਗ ਖੁੱਲ੍ਹਦਿਲਾ ਅਤੇ ਰੰਗੀਨ ਦਾ ਰੰਗੀਨ ਨਾ ਹੁੰਦਾ ਤਿਥ-ਤਿਉਹਾਰਾਂ ਦਾ ਸੰਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੈ। ਖ਼ਾਸ-ਖ਼ਾਸ ਮੌਕਿਆਂ ਤੇ ਸਾਂਝੇ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਹੀ ਤਿਥ-ਤਿਉਹਾਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਦੀਪਮਾਲਾ ਤੋਂ ਬਣਿਆ ਜਿਸ ਤੋਂ ਭਾਵ ਦੀਵਿਆਂ ਦੀਆਂ ਕਤਾਰਾਂ ਪਾਲਾਂ ਜਾਂ ਮਾਲਾ ਦੀਵਾਲੀ ਵਾਲੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਮੁੱਖ ਦੁਆਰ ਬਨੇਰਿਆਂ ਉੱਤੇ ਉਹਦੇ ਦੀਵੇ ਜਾਂ ਮੋਮਬੱਤੀਆਂ ਦੀਆਂ ਕਤਾਰਾਂ ਲਗਾ ਦੇਂਦੇ ਹਨ

ਨਾਲ ਇੱਕਸੁਰਤਾ ਨੂੰ ਪ੍ਰਗਟ ਕਰਦੇ ਹਨ ਅਤੇ ਰੁੱਤਾਂ ਦੇ ਗੇੜ ਵਿੱਚ ਪੈਦਾ ਹੁੰਦੇ ਹਨ ਕੁਝ ਦਾ ਸੰਬੰਧ ਇਤਿਹਾਸ ਜਾਂ ਮਿਥਹਾਸ ਨਾਲ ਹੈ। ਇਨ੍ਹਾਂ ਵਿੱਚੋਂ ਪ੍ਰਮੁੱਖ ਤਿਉਹਾਰ ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ। ਇਹ ਸਾਡਾ ਸਰਬ- ਸਾਂਝਾ ਤਿਉਹਾਰ ਹੈ ਜੋ ਸਾਰੇ ਭਾਰਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ

ਜ਼ਿਆਦਾਤਰ ਰੋਸ਼ਨੀ ਲੋਕਾਂ ਦੇ ਦਿਲਾਂ ਦੀਆਂ ਹਨੇਰੀਆਂ ਨੂੰ ਗੁੱਠਾਂ ਨੂੰ ਵੀ ਰੁਸ਼ਨਾ ਦਿੰਦੀ ਹੈ ਦੀਵਾਲੀ ਹਿੰਦੂਆਂ-ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਸ ਸਰਬ-ਸਾਂਝੇ ਤਿਉਹਾਰ ਨਾਲ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ। ਇਸ ਦਿਨ ਸ੍ਰੀ ਰਾਮ ਚੰਦਰ ਜੀ ਚੋਦਾਂ ਸਾਲ ਦਾ ਬਣਵਾਸ ਕੱਟ ਕੇ ਸੀਤਾ ਜੀ ਸਮੇਤ ਵਾਪਸ ਅਯੁੱਧਿਆ ਆਏ ਸਨ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਅਯੁੱਧਿਆ ਨਿਵਾਸੀਆਂ ਨੇ ਦੀਪਮਾਲਾ ਕਰਕੇ ਖ਼ੁਸ਼ੀਆਂ ਮਨਾਈਆਂ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਵੰਜਾ ਰਾਜਿਆਂ ਸਮੇਤ ਰਿਹਾਅ ਹੋ ਕੇ ਵਾਪਸ ਅੰਮ੍ਰਿਤਸਰ ਪੁੱਜੇ ਇਸ ਦਿਨ ਰਾਜਾ ਬਿਕਰਮਾ ਅਹ ਜੀਤ ਨੇ ਸਿੰਘਾਸਨ ਸੰਭਾਲਿਆ। ਇਸ ਸ਼ਾਹੀ ਜਿੱਤ ਦੀ ਖ਼ੁਸ਼ੀ ਦੀਵੇ ਜਗਾ ਕੇ ਮਨਾਈ ਜਾਂਦੀ ਹੈ। ਇੱਕ ਹੋਰ ਵਿਚਾਰਧਾਰਾ ਅਨੁਸਾਰ ਇਸ ਦਿਨ ਭਗਵਾਨ ਮਹਾਂਵੀਰ ਨੇ ਮੁਕਤੀ ਪ੍ਰਾਪਤ ਕੀਤੀ ਸੀ ਜਿਸ ਦਿਨ ਜਿੱਤ ਦੀ ਖ਼ੁਸ਼ੀ ਵਿੱਚ ਜੈਨ ਧਰਮ ਨੂੰ ਮੰਨਣ ਵਾਲਿਆਂ ਨੇ ਦੀਪਮਾਲਾ ਕੀਤੀ ਇਸ ਤਰ੍ਹਾਂ ਦੀਵਾਲੀ ਮਨਾਉਣ ਵਿੱਚ ਕਸ਼ਟਾਂ ਤੋਂ ਮੁਕਤੀ ਪ੍ਰਾਪਤ ਕਰਨ ਦੀ ਭਾਵਨਾ ਰਲੀ ਹੈ

ਮੌਸਮੀ ਤਿਉਹਾਰ ਹੈ ਜੋ ਪੁਰਾਤਨ ਸਮੇਂ ਤੋਂ ਮਨਾਇਆ ਜਾ ਰਿਹਾ ਰੁੱਤ ਬਦਲੀ ਨਾਲ ਸੰਬੰਧਿਤ ਹੋਣ ਕਰਕੇ ਲੋਕ ਸਰਦੀ ਤੋਂ ਬਚਣ ਲਈ ਇਸ ਦਿਨ ਤੋਂ ਅੰਦਰ ਸੌਂਣਾ ਸ਼ੁਰੂ ਕਰਦੇ ਹਨ ਘਰ ਕੱਚੇ ਹੁੰਦੇ ਸਨ ਇਸ ਲਈ ਅੰਦਰ ਦੀ ਸਿਲ੍ਹ ਅਤੇ ਕੀੜੇ-ਮਕੌੜਿਆਂ ਤੋਂ ਬਚਣ ਲਈ ਘਰਾਂ ਦੀ ਸਫ਼ਾਈ ਕੀਤੀ ਜਾਂਦੀ ਸੀ ਇਹੀ ਭਾਵਨਾ ਅੱਜ ਵੀ ਚਲੀ ਆ ਰਹੀ ਹੈ ਲੋਕ ਉਸੇ ਤਰ੍ਹਾਂ

ਬਾਜ਼ਾਰ ਤਾਂ ਇੱਕ ਮਹੀਨਾ ਪਹਿਲਾਂ ਹੀ ਸਜਣੇ ਸ਼ੁਰੂ ਕਰ ਹੋ ਜਾਂਦੇ ਹਨ। ਦੀਵਾਲੀ ਵਾਲੇ ਦਿਨ ਬਜ਼ਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ। ਖ਼ਾਸ ਕਰ ਹਲਵਾਈਆਂ, ਖਿਡੌਣਿਆਂ ਪਟਾਕਿਆਂ

ਦਿਨ ਤੋਂ ਇੱਕ ਦਿਨ ਇਕ ਅੱਧਾ ਦਿਨ ਪਹਿਲਾਂ ਹੀ ਘਰਾਂ ਦੇ ਅੰਦਰ ਬਾਹ ਬਾਹਰ ਲੜੀਆਂ ਲੱਗ ਜਾਂਦੀਆਂ ਸ਼ੁਰੂ ਵਿੱਚ ਘਿਓ, ਫਿਰ ਤੇਲ ਦੇ ਦੀਵੇ ਬਾਲੇ ਜਾਣ ਲਗ ਗਏ ਅੱਜ-ਕਲ੍ਹ ਦੀਵੇ ਕੇਵਲ ਸ਼ਗਨ ਮਾਤਰ ਰਹਿ ਗਏ ਹਨ। ਇਹ ਥਾਂ ਮੋਮਬੱਤੀਆਂ ਤੋਂ ਅਗੋਂ ਭਾਂਤ-ਭਾਂਤ ਦੇ ਬਲਬਾਂ ਨੇ ਲੈ ਲਈ ਹੈ ਇਸ ਰਾਤ ਲੋਕ ਪਹਿਲਾਂ ਧਾਰਮਿਕ ਸਥਾਨਾਂ, ਮੜ੍ਹੀ-ਮਸਾਣਾਂ, ਸਮਾਧਾਂ, ਰੂੜ੍ਹੀਆਂ ਤੇ ਦੀਵੇ ਜਗਾਉਂਦੇ ਸਨ ਫਿਰ ਆਪਣੇ ਘਰਾਂ ਵਿੱਚ ਰੋਸ਼ਨੀ ਕੀਤੀ ਜਾਂਦੀ ਹੈ ਰਾਤਾਂ ਰਾਤ ਦੀ ਪੂਜਾ ਉਪਰਾਂਤ ਪਟਾਕੇ ਚਲਾਏ ਜਾਂਦੇ ਹਨ ਉਂਝ ਤਾਂ ਉਂਝ ਤਾਂ ਸਾਰਾ ਭਾਰਤ ਹੀ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਹੈ ਪਰ ਅੰਮ੍ਰਿਤਸਰ ਦੀ ਦੀਵਾਲੀ ਤਾਂ ਵੇਖਣ ਯੋਗ ਹੈ ਅੰਮ੍ਰਿਤ ਅੰਮ੍ਰਿਤਸਰ ਸਾਰੇ ਹੀ ਜਗਮਗ ਕਰ ਰਿਹਾ ਹੁੰਦਾ ਹੈ। ਪਰ ਸ੍ਰੀ ਗੁਰੂ ਹਰਿਮੰਦਰ ਸਾਹਿਬ ਦਾ ਨਜ਼ਾਰਾ ਤਾਂ ਵੇਖਣ ਯੋਗ ਹੁੰਦਾ ਹੈ ਲੋਕ ਏਸੇ ਲਈ ਕਹਿੰਦੇ ਹਨ ਦੀਵਾਲੀ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ ਕਿਸਾਨ ਨੂੰ ਬੋਹਤ ਪਰੇਸ਼ਾਨ ਕਰਦੀ ਹੁੰਦੀ ਸੀ। ਉਹ ਕਿਸਾਨ ਦੇ ਮੁਰਗ਼ੀ ਖਾਨੇ ਵਿੱਚ ਵੜ ਕੇ ਹਮੇਸ਼ਾ ਉਸਦੇ ਮੁਰਗੇ ਮੁਰਗੀਆਂ ਖਾ ਜਾਇਆ ਕਰਦੀ ਸੀ। ਕਿਸਾਨ ਉਸ ਲੋਮੜ੍ਹੀ ਤੋਂ ਬੋਹਤ ਤੰਗ ਆ ਚੁੱਕਾ ਸੀ। ਉਸ ਨੇ ਲੋਮੜੀ ਨੂੰ ਸਬਕ ਸਿਖਾਣ ਦਾ ਫੈਸਲਾ ਕੀਤਾ। ਕਈ ਦਿਨਾ ਬਾਦ ਇੱਕ ਦਿਨ ਆਖੀਰਕਾਰ

ਬੰਨ ਦਿਤਾ ਅਤੇ ਉਸ ਵਿੱਚ ਅੱਗ ਲਗਾ ਦਿੱਤੀ। ਲੋਮੜ੍ਹੀ ਅੱਗ ਤੋਂ ਪਰੇਸ਼ਾਨ ਹੋ ਕੇ ਕਿਸਾਨ ਦੇ ਪੂਰੇ ਖੇਤ ਵਿੱਚ ਦੌੜਣ ਲੱਗੀ। ਕਦੇ-ਕਦੇ ਖੁਸ਼ੀਆਂ ਇੰਨੀਆਂ ਉਦਾਸ ਕਿਉ ਹੋ ਜਾਂਦੀਆਂ ਨੇ ਇਨ੍ਹਾਂ ਸੋਚ ਕੇ ਉਹ ਆਪਣੇ ਆਪ ਤੇ ਹੱਸ ਪੈਂਦਾ ਆਪਣਾ ਹਾਸਾ ਨਿਰਮਲਾ ਨੂੰ ਇਸ ਤਰ੍ਹਾਂ ਲੱਗਦਾ

ਉਸ ਦੇ ਇਰਦ ਗਿਰਦ ਪਾੜ ਜਾਂਦੀ ਜਿਹੜੀ ਉਸ ਨੂੰ ਜਾੜ੍ਹ ਆਖਦੀ ਜ਼ਾਲਮੋਂ ਪਹਿਲਾ ਤਾ ਤੁਸੀਂ ਮੇਰਾ ਕਾਲਜਾਂ ਪੂਛ ਕੇ ਲੂਣ ਛਿਡ਼ਕ ਦਿਤਾ।

ਭਾਬੀ ਕਿਉ ਆਪਣੇ ਹੱਥ ਡੋਲਦੀ ਏ ਇਨ੍ਹਾਂ ਤਿਲਾਂ ਵਿੱਚ ਤੇਲ ਨਈ ਹੈ। ਓਹਨੂੰ ਲੱਗਿਆ ਕਿ ਸੱਚ ਮੁੱਚ ਉਹਦੇ ਤਿਲਾਂ ਵਿੱਚ ਤੇਲ ਨਹੀਂ ਸੀ। ਜਿਸ ਨੂੰ ਉਹ ਲਗਾਤਾਰ ਕਈ ਸਾਲਾਂ ਤੋਂ ਕੁੱਟ ਰਹੀ ਸੀ ਜਿਸ ਨੂੰ ਕੁੱਟ ਦਿਆਂ ਉਹਦੇ ਮਨ ਤੇ ਪਏ ਛਾਲੇ ਰਿਸਣ ਲੱਗ ਪਏ। ਉਹਨੂੰ ਆਪਣਾ ਆਪ ਕੋਹਲ ਦੇ ਬੈਲ ਵਾਂਗ ਲੱਗਦਾ ਜਿਹੜਾ

ਓਹਨੂੰ ਬਿੱਲੀ ਅਤੇ ਇੱਕ ਕਿਸਾਨ ਰਹਿੰਦਾ ਸੀ। ਉਹ ਉਸ ਕੋਲ ਇੱਕ ਅਜਿਹੀ ਬਿੱਲੀ ਅਤੇ ਭੇਡੂ ਸੀ। ਕਿਸਾਨ ਜਦੋ ਕੰਮ ਤੋਂ ਘਰ ਆਉਂਦਾ ਤਾ ਬਿੱਲੀ ਭੱਜ ਕੇ ਕੋਲ ਜਾਂਦੀ। ਉਸ ਦੀ ਪਿੱਠ ਉਸ ਦੇ ਹੱਥ ਚੱਟਦੀ ਤੇ ਉਸ ਦੀ ਪਿੱਠ ਤੇ ਕੁੱਟਦੀ ਅਤੇ ਉਹਨੂੰ ਆਪਣਾ ਆਪ ਸਰੀਰ ਰਗੜਦੀ। ਕਿਸਾਨ ਉਹਨੂੰ ਬੋਹਤ ਸਹਿਲਾਂਦਾ ਅਤੇ ਉਸ ਨੂੰ ਖਾਨ ਪੀਣ ਲਈ ਰੋਟੀ ਪਾਣੀ ਦਿੰਦਾ। ਤੇ ਭੇਡੂ ਦਾ ਜੀ ਕੀਤਾ ਕੇ ਉਸਨੂੰ ਵੀ ਇਹ ਪਿਆਰ ਕੀਤਾ ਜਾਵੇ ਅਤੇ ਰੋਟੀ ਪਾਣੀ ਖਵਾਈ ਜਾਵੇ। ਇਕ ਦਿਨ ਜਦੋ ਕਿਸਾਨ ਖੇਤ ਤੋਂ ਘਰ ਆਇਆ ਤਾ ਭੇਡੂ ਭੱਜਦਾ ਹੋਇਆ। ਉਹਦੇ ਕੋਲ ਆ ਗਿਆ। ਉਸ ਨੇ ਉਸ ਦਾ ਹੱਥ ਫੜ ਕੇ ਚੱਟਿਆ। ਉਸ ਦੀਆ ਲੱਤਾਂ ਨਾਲ ਆਪਣੇ ਹੱਥ ਨੂੰ ਸ਼ਰੀਰ ਨੂੰ ਰਗੜਿਆ। ਕਿਸਾਨ ਨੂੰ ਇਹ ਸਬ ਕੁੱਜ ਮਜਾਕ ਜਿਹਾ ਲੱਗ ਰਿਹਾ ਸੀ। ਉਹ ਇਹ ਉਡੀਕ ਵਿੱਚ ਉਹ ਇਹ ਉਡੀਕ ਕਰਨ ਲੱਗਿਆ ਕੇ ਅੱਗੇ ਕਿ ਹੋਏ ਗਾ। ਭੇਡੂ ਪਿੱਛੇ ਤੋਂ ਆਇਆ। ਪਿਛਲੀਆਂ ਲੱਤਾਂ ਤੇ ਖੜਾ ਹੋ ਕੇ ਉਹ ਕਿਸਾਨ ਦੀ ਪਿੱਠ ਉਤੇ ਕੁਦਿਆ। ਕਿਸਾਨ ਜਮੀਨ ਤੇ ਡਿੱਗ ਪਿਆ। ਫੇਰ ਵੀ

ਡਬੋਨ ਲੱਗੀ। ਪਿਸੁ ਉਸ ਦੇ ਪਿੱਠ ਤੇ ਹੋਰ ਅੱਗੇ ਦੀ ਅੱਗੇ ਗਰਦਨ ਅਤੇ ਸਿਰ ਤੇ ਜਾਨ ਲੱਗੇ। ਲੋਮੜ੍ਹੀ ਹੋਰ ਡੁੰਗਾਈ ਦੇ ਵਿੱਚ ਚਲੀ ਗਈ।

ਪਿਸੁ ਕਿਨਾਰੇ ਤੇ ਭੱਜ ਗਏ। ਤੇ ਲੋਮੜ੍ਹੀ ਦੂਜੀ ਜਗ੍ਹਾ ਤੋਂ ਪਾਣੀ ਚੋ ਬਾਹਰ ਆ ਗਈ। ਭੈਡੀਆ ਇਹ ਸਬ ਕੁੱਜ ਦੇਖ ਰਿਹਾ ਸੀ। ਉਸ ਨੂੰ ਇਸ ਤੋਂ ਵਦੀਆਂ ਢੰਗ ਨਾਲ ਕਰਨਾ ਚਾਹਿਆ ਉਸ ਨੇ ਭੈਡੀਐ ਨੇ ਤੁਰੰਤ ਨਦੀ ਵਿੱਚ ਛਾਲ ਮਾਰ ਦਿੱਤੀ। ਡੂੰਗੀ ਡੁਬਕੀ ਲਾਇ ਲਾਇ

ਤਾ ਸਾਰੇ ਪਿਸੁ ਫਿਰ ਤੋਂ ਸੰਜੀਵ ਹੋ ਗਏ। ਅਤੇ ਉਸ ਨੂੰ ਕੱਟਣ ਵੰਡਣ ਲੱਗੇ ਬਿਲਕੁੱਲ ਵੀ ਇੱਕ ਸ਼ਹਿਰ ਵਿੱਚ ਦੋ ਮਿੱਤਰ ਰਹਿੰਦੇ ਸਨ। ਪਰਮ ਬੁੱਧੀ ਅਤੇ ਪਾਪ ਬੁੱਧੀ ਚਲਾਕ ਪਾਪ ਬੁੱਧੀ ਨੇ ਪਰਮ ਬੁੱਧੀ ਦਾ ਸਾਰਾ ਧੰਨ ਹੜੱਪਣ ਦੀ ਕੋਸ਼ਿਸ਼ ਕੀਤੀ ਫੇਰ ਉਸ ਨੇ ਉਸ ਆਪਣੇ ਦੋਸਤ ਨੂੰ ਕਿਹਾ ਕੇ ਆਪਣਾ ਸਾਰਾ ਧੰਨ ਆਪਣੇ ਘਰ ਚ ਰੱਖਣਾ ਸੁਰੱਖਿਅਤ ਨਹੀਂ ਹੈ। ਅਸੀ ਆਪਣਾ ਧੰਨ ਜੰਗਲ ਦੇ ਵਿੱਚ ਕਿਸੀ ਡੂੰਗੀ ਥਾਂ ਤੇ ਗੱਡਾ ਗੱਡ ਦਿਨੇ ਹਾਂ ਜਦੋ ਕਦੇ ਸਾਨੂੰ ਧੰਨ ਦੀ ਲੋੜ ਪਵੇ ਗੀ। ਅਸੀਂ ਫੇਰ ਉਸ ਦੇ ਵਿੱਚੋ ਜਾ ਕੇ ਕੱਢ ਲਿਆਵਾਂ ਗੇ। ਪਰਮ ਬੁੱਧੀ ਸਹਿਮਤ ਹੋ ਗਿਆ। ਦੋਵਾਂ ਨੇ ਨੇੜਲੇ ਪਿੰਡ ਜਾ ਕੇ ਜੰਗਲ ਦੇ ਵਿੱਚ ਇੱਕ ਟੋਆ ਪੁਟਿਆ ਤੇ ਅਪਣਾਂ ਸਾਰਾ ਧੰਨ ਉਸ ਦੇ ਵਿੱਚ ਗੱਡ ਦਿਤਾ। ਅਤੇ ਫੇਰ ਉਹ ਆਪਣੇ ਦੋਸਤ ਨੂੰ ਨਾਲ ਲੈ ਕੇ ਉਸ ਦੇ ਵਿੱਚ ਜਾਨ ਦੀ ਕੋਸ਼ਿਸ਼ ਕਰਨ ਲੱਗਾ। ਇੱਕ ਕਿਸਾਨ ਇੱਕ ਪਿੰਡ ਵਿੱਚ ਰਹਿੰਦਾ ਸੀ। ਉਸ ਕੋਲ ਇੱਕ ਬਿੱਲੀ ਅਤੇ ਇੱਕ ਭੇਡੂ ਸੀ। ਕਿਸਾਨ ਜਦੋ ਵੀ ਘਰ ਤੇ ਆਂਦਾ ਤਾ ਉਹ ਬਿੱਲੀ ਭੱਜ-ਭੱਜ ਕੇ ਉਸ ਦੇ ਕੋਲ ਜਾਂਦੀ ਉਸ ਦਾ ਹੱਥ ਚੱਟਦੀ ਉਸ ਦੀ ਪਿੱਠ ਤੇ ਕੁਦਦੀ ਅਤੇ ਉਸ ਨੂੰ ਅਪਉਸਦੇ ਨਾਲ ਆਪਣਾ ਸਰੀਰ ਰਗੜਦੀ ਕਿਸਾਨ ਉਹਨੂੰ ਸਾਹਲਾਂਦਾ ਅਤੇ ਉਹਨੂੰ ਖਾਨ ਨੂੰ ਰੋਟੀ ਦਿੰਦਾ। ਭੇਡੂ ਦਾ ਜੀ ਕਿੱਤਾ ਕਿ ਉਸਨੂੰ ਵੀ ਇਹ ਪਿਆਰ ਕਿੱਤਾ ਜਾਵੇ ਅਤੇ ਰੋਟੀ ਖਵਾਈ ਜਾਵੇ। ਇੱਕ ਦਿਨ ਜਦੋ ਕਿਸਾਨ ਖੇਤ ਤੋਂ ਘਰ ਆਇਆ ਤਾ ਭੇਡੂ ਭੱਜਦਾ ਹੋਇਆ ਉਸਦੇ ਕੋਲ ਗਿਆ। ਉਸ ਨੇ ਉਸ ਦਾ ਹੱਥ ਚਟਿਆ ਉਸ ਦੀ ਲੱਤਾਂ ਨਾਲ ਆਪਣੀਆਂ ਸਸ ਆਪਣੇ ਸਰੀਰ ਨੂੰ ਰਗੜਿਆ ਅਤੇ ਕਿਸਾਨ ਨੂੰ ਇਹ ਸਬ ਕੁੱਜ ਮਜਾਕ ਜਿਹਾ ਲੱਗਾ। ਉਹ ਇਹ ਉਡੀਕ ਕਰਨ ਲੱਗਾ ਕੇ ਭੇਡੂ ਕਿਥੇ ਤੋਂ ਆਇਆ ਕਿਥੇ ਉਸਨੂੰ ਉਸ ਦੀਆ ਲੱਤਾਂ ਤੇ ਖੜਾ ਹੋ ਕੇ ਉਸ ਦੀ ਪਿੱਠ ਤੇ ਕੁਦਿਆ ਓਹਨੂੰ ਇਕ ਹੈਰਾਨ ਗਿਰੀ ਜਾਪੀ ਫੇਰ ਉਹ ਉਸ ਨੂੰ ਜਮੀਨ ਤੇ ਡੇਗ ਦਿੱਤਾ। ਫੇਰ ਉਹ ਇਸ ਲੋਮਬੜ੍ਹੀ ਤੋਂ ਪਰੇਸ਼ਾਨ ਹੋ ਕੇ ਕਿਸਾਨ ਪੂਰੇ ਖੇਤ ਦੇ ਵਿੱਚ ਦੌੜਣ ਲੱਗਾ। ਇਹ ਸਬ ਕੁੱਜ ਨਜਾਰਾ ਉਹ ਦੇਖ ਰਿਹਾ ਸੀ। ਜਦੋ ਇੱਕ ਵਾਰ ਇੱਕ ਜੰਗਲ ਵਿੱਚ ਚਾਰ ਮਿੱਤਰ ਸੀ। ਕੱਛੂ ਹਿਰਨ ਚੂਹਾ ਅਤੇ

ਪਰ ਹਿਰਨ ਨਹੀਂ ਆਇਆ ਜਦੋ ਬੋਹਤ ਦੇਰ ਤੱਕ ਹਿਰਨ ਨਾ ਆਇਆ ਤਾ ਬਾਕੀ ਸਾਰਿਆਂ ਨੂੰ ਵੀ ਚਿੰਤਾ ਹੋਣ ਲੱਗ ਪਈ ਕੱਛੂ ਬੋਲਿਆ। ਮੈਨੂੰ ਤਾ ਡਰ ਹੈ। ਕਿ ਸਾਡਾ ਮਿੱਤਰ ਜਰੂਰ ਕਿਸੀ ਮੁਸੀਬਤ ਦੇ ਵਿੱਚ ਫਸ ਗਿਆ ਹੋਵੇ ਗਾ ਸਾਨੂੰ ਉਸ ਦਾ ਪਤਾ ਲਗਾਨਾ ਚਾਹੀਦਾ ਹੈ। ਤੁਸੀ ਦੋਵੇ ਹੀ ਇੱਥੇ ਠਹਿਰੋ ਪਹਿਲਾ ਮੈ ਉਸ ਦਾ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਫੇਰ ਤੁਸੀਂ ਮੇਰੇ ਤੋਂ ਬਾਦ ਹੋਲੀ-ਹੋਲੀ ਸਾਰੇ ਜਾਣੇ ਇੱਕ ਦੂਜੇ ਦੀ ਸਹਾਇਤਾ ਨਾਲ ਉਸ ਨੂੰ ਲੱਭਣ ਲਿਜਾਣ ਦੀ ਕੋਸ਼ਿਸ਼ ਕਰਾ ਗੇ। ਅੱਗੇ ਦੀ ਕਹਾਣੀ ਥੋੜੀ ਦੇਰ ਵਿੱਚ ਸੁਨਾਨੀ ਹਾਂ। ਸਤਿ ਸ੍ਰੀ ਅਕਾਲ ਤਾਂ ਮੈਂ ਅੱਗੇ ਪੜ੍ਹਨ ਜਾ ਰਿਹਾ ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਇੱਕ ਸਮਾਜ ਦਾ ਸੁਧਾਰ। ਸ੍ਰੀ ਗੁਰੂ ਅਮਰਦਾਸ ਜੀ ਅਧਿਆਤਮਕ ਗੁਰੂ ਹੋਣ ਦੇ ਨਾਲ ਨਾਲ ਇੱਕ ਸਮਾਜ ਸੁਧਾਰਕ ਵੀ ਸਨ ਉਹਨਾਂ ਵੱਲੋਂ ਕੀਤਾ ਸੁਧਾਰਾਂ ਨੇ ਹੀ ਸਿੱਖ ਧਰਮ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ।

ਗੁਰੂ ਜੀ ਨੇ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਸਤੀ ਪ੍ਰਥਾ ਦਾ ਵਿਰੋਧ ਕੀਤਾ ਮੱਧਕਾਲੀਨ ਭਾਰਤ ਵਿੱਚ ਇਸਤਰੀ ਦੇ ਵਿੱਚ ਪਰਦਾ ਪ੍ਰਥਾ ਪ੍ਰਚਲਤ ਸੀ ਇਸ ਪ੍ਰਥਾ ਦੇ ਮਾਨਸਿਕ ਅਤੇ ਅਧਿਕਾਰਤ ਵਿੱਚ ਰੁਕਾਵਟ ਪੈਦਾ ਕੀਤੀ ਹੋਈ ਸੀ, ਗੁਰੂ ਜੀ ਨੇ ਇਹਨਾਂ ਪ੍ਰਥਾ ਕੀਤੀ ਅਤੇ ਇਸਤਰੀਆਂ ਨੂੰ ਪਰਦਾ ਨਾ ਦੇਣ ਦਾ ਆਦੇਸ਼ ਦਿੱਤਾ ਸ੍ਰੀ ਗੁਰੂ ਜੀ ਨੇ ਸਿੱਖਾਂ ਨੂੰ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿਣਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਗੋਇੰਦਵਾਲ ਦੀ ਬਾਉਲੀ ਦਾ ਨਿਰਮਾਣ ਕੀਤਾ ਇਹ ਸਿੱਖਾਂ ਦੀ ਸਮੂਹਿਕ ਸਿੱਖਾਂ ਦੀ ਸਮੂਹਿਕ ਕਾਰ ਸੇਵਾ ਅਤੇ ਭੇਟਾ ਨਾਲ ਬਣਾਇਆ ਗਿਆ ਸੀ ਜਿਸ ਨਾਲ ਉਸ ਖੇਤਰ ਵਿੱਚ ਜਲ ਦੀ ਪੂਰਤੀ ਅਸਾਨ ਹੋ ਗਈ ਛੇਵਾਂ

ਸਮਾਜਿਕ ਏਕਤਾ ਅਤੇ ਭਾਈਚਾਰਾ ਪੈਦਾ ਕਰਨਾ ਸੀ।

ਗੁਰੂ ਅਮਰਦਾਸ ਜੀ ਨੇ ਦੇ ਨਾਂ ਨਾਲ ਪ੍ਰਸਿੱਧ ਹੋਏ ਖਿਮਾ, ਨਿਮਰਤਾ, ਦਯਾ, ਸੰਤੋਖ ਦੇ ਪੁੰਜ ਅਮਰਦਾਸ ਜੀ ਪੰਦਰਾਂ ਸੌ ਚੋਹੱਤਰ ਈਸਵੀ ਤੋਂ ਪਚਾਨਵੇਂ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ, ਸ੍ਰੀ ਗੁਰੂ ਰਾਮਦਾਸ ਜੀ-ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੌਵੀ ਸਤੰਬਰ ਪੰਦਰਾਂ ਸੌ ਚੌਂਤੀ ਈਸਵੀ ਨੂੰ ਲਾਹੌਰ ਦੀ ਚੂਨਾਮੰਡੀ ਵਿੱਚ ਹੋਇਆ। ਇਹਨਾਂ ਦੇ ਪਿਤਾ ਸ੍ਰੀ ਹਰਿਦਾਸ ਅਤੇ ਮਾਤਾ ਅਨੂਪ ਦੇਵੀ ਸੀ ਗੁਰੂ ਜੀ ਦੇ ਬਚਪਨ ਦਾ ਨਾਂ ਜੇਠਾ ਸੀ। ਜੇਠਾ ਜੀ ਬਚਪਨ ਤੋਂ ਹੀ ਧਾਰਮਕ ਸੁਭਾਅ ਦੇ ਮਾਲਕ ਸਨ ਇੱਕ ਵਾਰ ਉਹ ਕੁਝ ਸਿੱਖਾ ਦੇ ਨਾਲ ਗੋਇੰਦਵਾਲ ਸਾਹਿਬ ਗਏ ਉੱਥੇ ਉਹ ਗੁਰੂ ਜੀ ਅਮਰਦਾਸ ਜੀ ਦੀ ਸ਼ਖਸੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਸਿੱਖ ਬਣ ਗਏ ਉਹ ਗੁਰੂ ਜੀ ਦੀ ਸੇਵਾ ਕਰਦੇ ਅਤੇ ਆਪਣਾ ਗੁਜ਼ਾਰਾ

ਪ੍ਰਿਥੀਚੰਦ ਪਰਿਥੀਆ, ਮਹਾਂਦੇਵ ਅਤੇ ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਭਾਈ ਜੇਠਾ ਜੀ ਨੂੰ ਉੱਤਰਾਧਿਕਾਰੀ ਨਿਯੁਕਤ ਕੀਤਾ, ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ। ਸਿੱਖ ਧਰਮ ਦੇ ਵਿਕਾਸ ਚ ਯੋਗਦਾਨ ਸ੍ਰੀ ਗੁਰੂ ਰਾਮਦਾਸ ਜੀ ਪੰਦਰਾਂ ਸੌ ਚੋਹੱਤਰ ਈਸਵੀ ਤੋਂ ਲੈ ਕੇ ਪੰਦਰਾਂ ਸੌ ਇਕਆਸੀ ਈਸਵੀ ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ ਇਹਨਾਂ ਨੇ ਬਹੁਤ ਹੀ ਘੱਟ ਸਮੇ ਵਿੱਚ ਸਿੱਖ ਪੰਥ ਦੇ ਵਿਕਾਸ, ਪ੍ਰਚਾਰ, ਪ੍ਰਸਾਰ ਅਤੇ ਸੰਗਠਨ ਲਈ ਕਈ ਮਹੱਤਵਪੂਰਨ ਕੰਮ ਕੀਤੇ। ਰਾਮਦਾਸ ਦੀ ਰਾਮਦਾਸਪੁਰ ਦੀ ਸਥਾਪਨਾ। ਰਾਮਦਾਸ ਪੁਰ ਜਾਂ ਅੰਮ੍ਰਿਤਸਰ ਨਗਰ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਨੂੰ ਸਭ ਤੋਂ ਵੱਡੀ ਦੇਣ ਹੈ। ਉਹਨਾਂ ਨੇ ਪੰਦਰਾਂ ਸੌ ਸਤਾਰਾਂ ਈਸਵੀ ਵਿੱਚ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਕਰਨ ਕਰਵਾਇਆ, ਉਹਨਾਂ ਨੇ ਸਿੱਖਾਂ ਨੂੰ ਰਾਮਦਾਸਪੁਰ ਜਾ ਕੇ ਵਸਣ ਦਾ ਆਦੇਸ਼ ਦਿੱਤਾ। ਗੁਰੂ ਜੀ ਦੇ ਆਦੇਸ਼ ਅਨੁਸਾਰ ਇੱਥੇ ਬੰਵੰਜੇ, ਬਵੰਜਾ ਵਪਾਰੀ ਆ ਕੇ ਵੱਸ ਗਏ, ਜਿੰਨ੍ਹਾ ਨੇ ਅਧਿਕਾਰੀ ਆਪਣਾ ਕਾਰੋਬਾਰ ਆਰੰਭ ਕਰ ਦਿੱਤਾ ਹੌਲੀ-ਹੌਲੀ ਹੌਲੀ ਹੌਲੀ, ਇੱਥੇ ਬਜ਼ਾਰ ਬਣ ਗਿਆ, ਜਿ ਜਿਸ ਨੂੰ ਗੁਰੂ ਜੀ ਦਾ ਬਜ਼ਾਰ ਕਿਹਾ ਜਾਂਦਾ ਹੈ।

ਬਾਅਦ ਵਿੱਚ ਇਸ ਦਾ ਨਾਂ ਅੰਮ੍ਰਿਤ ਸਰੋਵਰ ਅਤੇ ਅੰਮ੍ਰਿਤਸਰ ਪੈ ਗਿਆ, ਜਲਦੀ ਹੀ ਇਹ ਨਗਰ ਧਰਮ ਪ੍ਰਚਾਰ ਅਤੇ ਵਪਾਰ ਦਾ ਇੱਕ ਵੱਡਾ ਕੇਂਦਰ ਬਣ ਗਿਆ। ਮਸੰਦ ਪ੍ਰਥਾ ਦਾ ਆਰੰਭ।

ਇਹ ਗੁਰੂ ਘਰ ਦੇ ਪ੍ਰਤਿਨਿਧੀ ਸਨ, ਸੰਗਤ ਦੇ ਸਮੂਹਿਕ ਮਾਨਸਿਕ ਹੱਲ ਕਰਨਾ ਅਤੇ ਉਹਨਾਂ ਨੂੰ ਗੁਰੂ ਘਰ ਦੇ ਨਾਲ-ਨਾਲ ਜੋੜਨਾਂ ਇਹਨਾਂ ਦਾ ਪ੍ਰਮੁੱਖ ਕਾਰਜ ਸੀ, ਬਾਣੀ ਦੀ ਰਚਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਬਣਾਈ ਰਚਨਾ ਪ੍ਰਮੁ ਮਹੱਤਵਪੂਰਨ ਕਾਰਜ ਸੰਪੂਰਨ ਕੀਤਾ, ਸ੍ਰੀ ਅਮਰਦਾਸ ਜੀ ਤੋਂ ਪ੍ਰਾਪਤ ਬਾਣੀ ਦੀ

ਵਿਆਹ ਸਮੇਂ ਦੀ ਰਸਮ ਦੇ ਮੌਕੇ ਤੇ ਪੜ੍ਹੀ ਕੇ ਪੜ੍ਹੀ ਜਾਂਦੀ ਹੈ ਉੱਤਰਾਧਿਕਾਰੀ ਦੀ ਨਿਯੁਕਤੀ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਤਿੰਨ ਪੁੱਤਰਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਸਭ ਤੋਂ ਯੋਗ ਸਮਝਦੇ ਸਨ, ਜਦਕਿ ਪਿਰਥੀਆ ਬਹੁਤ ਹੀ ਲਾਲਚੀ ਅਤੇ

ਪੰਦਰਾਂ ਸੌ ਇਕਆਸੀ ਈਸਵੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ, ਇੱਕ ਸਤੰਬਰ ਪੰਦਰਾਂ ਸੌ ਇਕਆਸੀ ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਜੋਤੀ-ਜੋਤ ਸਮਾ ਗਏ ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਹਨਾਂ ਨੂੰ ਉਹਨਾਂ ਵੱਲੋਂ ਸ਼ੁਰੂ ਕੀਤੀ ਕੰਮਾਂ ਨੂੰ ਨਾ ਕੇਵਲ ਜਾਰੀ ਰੱਖਿਆ ਬਲਕਿ ਉਹਨਾਂ ਨੇ ਆਮ ਲੋਕਾਂ ਨੂੰ ਇੱਕਠਾ ਜੀਵਨ-ਸ਼ੈਲੀ, ਧਾਰਮਿਕ ਸ਼ੈਲੀ ਅਤੇ ਵੱਖਰੇ ਸਰਲ ਰੀਤੀ-ਰਿਵਾਜ਼ ਪ੍ਰਦਾਨ ਧਰਮ ਨੂੰ ਇੱਕ ਵਪਾਰੀ ਪਛਾਣ ਦਿੱਤੀ। ਲੰਗਰ ਪ੍ਰਥਾ ਦਾ ਵਿਸਥਾਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲੰਗਰ ਪ੍ਰਥਾ ਦਾ ਵਿਸਥਾਰ ਹੋਏ ਅਮਰਦਾਸ ਜੀ ਨੇ ਦਰਸਨ ਕਰਨ ਆਉਣ ਦੇ ਨਾਲ ਸਾਰੇ ਅਤੇ ਪਹਿਲੇ ਪੰਗਤ ਪਾਥੇ ਦਾ ਸਿਧਾਂਤ ਲਾਗੂ ਕੀਤਾ, ਸੀ ਸੰਗਤਾਂ ਨੂੰ ਲੰਗਰ ਲਈ ਆਪਣੇ ਹੱਕ ਦੀ ਕਮਾਈ ਵਜੋਂ ਦੇਣ ਦਾਨ ਦੇ ਪ੍ਰੇਰਿਤ ਵੀ ਕੀਤਾ। ਇਸਦੀ ਪ੍ਰਥਾ ਨਾਲ ਸੰਗਤ ਵਿੱਚ ਜਾਤੀ ਪ੍ਰਥਾ ਦਾ ਭੇਦਭਾਵ ਸਮਾਪਤ ਕੀਤਾ ਗਿਆ ਸੀ ਇਸ ਨੂੰ ਉਹਨਾਂ ਨੂੰ ਏਕਤਾ ਦੀ ਭਾਵਨਾ ਅਤੇ ਵਿਕਸਿਤ ਹੋਈ ਜਦੋਂ ਉਹ ਮੁਗ਼ਲ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਗੋਬਿੰਦਵਾਲ ਗਏ ਤਾਂ ਉਹਨਾਂ ਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ thank you have a nice day hello ਭੈਣ ਜੀ

ਹੋਰ ਸੁਣਾਓ ਜੀ ਠੀਕ ਠਾਕ ਆ ਬਸ ਠੀਕ ਆ ਜੀ

ਤੁਸੀ ਕਦੀ ਦੂਰਦਰਸ਼ਨ ਦੇਖਿਆ ਓਹ ਤੋਂ ਦੇਖਿਆ ਕਿੰਨਾ ਸੋਹਣਾ ਪ੍ਰੋਗਰਾਮ ਆਉਂਦਾ ਹਾਂਜੀ ਹਾਂਜੀ ਸਿੱਠਣੀਆਂ ਬੜੀਆਂ ਸੋਹਣੀਆਂ ਦਿੰਦੀਆਂ ਓਹ ਆਹ ਓਹ ਤੇ ਨੱਚਦੀਆਂ ਬਹੁਤ ਆ ਘੱਗਰੀਆ ਪਾ ਪਾ ਕੇ

ਮੈਂ ਉਹੀ ਦੇਖਦੀ ਹੁੰਨੀ ਆ ਜੀ ਦੂਰਦਰਸ਼ਨ ਜਿਹੜਾ ਜਲੰਧਰ ਤੋਂ ਆਉਂਦਾ

ਹਾਂ ਬੜਾ ਮਜਾ ਆਉਂਦਾ ਐ

ਓਹ ਤਾਂ ਬਹੁਤ ਮੈਂ ਦੇਖਦੀ ਹੁੰਦੀ ਆ ਹਮ ਮੈਂ CID ਜਿਆਦਾ ਦੇਖਦੀ ਅੱਛਾ ਤੁਸੀ CID ਦੇਖਦੇ ਆਂ

ਹਾਂ ਪਰ CID ਦਾ ਮਤਲਬ ਇਹ ਆ ਬਈ ਓਥੇ ਮਰਿਆ ਮੁਰਿਆ ਦਾ

ਨਹੀਂ ਓਹ ਦੇਖਦਾ ਸਹੀ ਆ ਓਹਦੇ ਨਾਲ ਬੰਦੇ ਦਾ ਜਿਹੜਾ ਨਾ ਦਿਮਾਗ ਸਹੀ ਹੁੰਦਾ ਸੁਣ ਸੁਣ ਕੇ ਬਈ ਆਹ ਆਹ ਕੁਛ ਹੁੰਦਾ ਦੁਨੀਆਂ ਵਿਚ ਪਤਾ ਲੱਗਦਾ ਉਹਦੇ ਨਾਲ

ਮੈਂ ਉਹ ਜਿਆਦਾ ਦੇਖਦੀ ਹੁੰਦੀ ਮੈਂ ਤੇ ਜੀ ਗਾਣੇ ਸੁਣਦੀ ਆ ਦੂਰਦਰਸ਼ਨ ਦੇ ਗਾਣੇ ਹਮ ਉਹ ਬੜੇ ਸੋਹਣੇ ਲਗਦੇ ਮੈਂ ਤੇ ਗਾਣੇ ਸੁਣਦੀ ਆ ਭੈਣਾਂ ਦੇ

ਜਿਹੜਾ ਅਸੀਂ ਦੇਖਦੇ ਰਹੇ ਆ ਓਹ ਜਿਹੜਾ ਕਰੋੜਪਤੀ ਉਹਦੇ ਵਿਚ ਬੜਾ ਮਜਾ ਆਉਂਦਾ ਦੇਖਣ ਦਾ ਕਰੋੜਪਤੀ

ਉਹਦੇ ਵਿਚ ਬਹੁਤ ਮਜਾ ਆਉਦਾ ਕੁੜੀਆਂ ਜਿੱਤਦੀਆਂ ਮੁੰਡੇ ਜਿੱਤਦੇ ਬੜਾ ਮਜਾ ਆਉਂਦਾ ਫਿਰ ਪੈਸੇ ਲੈ ਕੇ ਜਾਂਦੇ ਕੋਈ ਰੱਬ ਦੇ ਨਾਂ ਤੇ ਲਾਉਂਦਾ ਕੋਈ ਕਿਤੇ ਕੋਈ ਕਿਤੇ ਦੇਖਿਆ ਬਈ ਉਵੀ ਮੈਂ ਉਵੀ ਦੇਖਿਆ ਕਰੋੜਪਤੀ

ਹਾਂ ਭੈਣ ਦੇਖਿਆ ਮੈਂ ਉਹ ਵੀ

ਭੈਣ ਜੀ ਉਥੇ ਜਿਹੜੇ ਗਾਣੇ ਗਾਉਂਦੇ ਆ ਨਾ ਏਹ ਸਤਕੂਤ ਸਿਕੰਦਰ ਫਿਰ ਉਹ ਹੋਰ ਜਿਹੜੇ ਦੋ ਅਮ ਦੋ ਤਿੰਨ ਹੈਗੇ ਆ ਗਾਉਣ ਵਾਲੇ ਮੈਨੂੰ ਨਾਂ ਨੀ ਆਉਂਦਾ ਜੀ ਉਹਦਾ